ਨਾਲ ਸਾਹਮਣੇ ਇੱਕ ਬੰਦਾ ਤੇ ਨਾਲੇ ਇੱਕ ਬੱਚਾ ਖੜੋਤਿਆ ਏ।

ਹਲੇ ਸਾਹਮਣੇ ਕੁਛ ਕੱਚ ਦੇ ਸ਼ੀਸ਼ੇ ਲੱਗੇ ਨੇ।

ਨਾਲੇ ਸਾਹਮਣੇ ਕੁਝ ਕੁਰਸੀਆਂ ਤੇ ਨਾਲੇ ਕੁਛ ਬੈਂਚ ਰੱਖੇ ਨੇਂ।

ਤੇ ਤੇ ਨਾਲੇ ਸਾਹਮਣੇ ਕੁਝ ਲੋਕੀ ਨੇ ਨਾਲੇ ਸਾਹਮਣੇ ਕੁਝ ਦਰੀਆਂ ਵਾਛਾਈ --

ਤੇ ਨਾਲੇ ਆਸੇ ਪਾਸੇ ਕੁਝ ਬੂਟੇ ਨੇ।

ਸਾਹਮਣੇ ਕੁਛ ਬਿਲਡਿੰਗ ਹੈ ਤੇ ਨਾਲੇ ਸਾਹਮਣੇ--

ਸਾਹਮਣੇ ਕੱਚ ਦੇ ਦਰਵਾਜੇ ਲੱਗੇ ਨੇਂ।

ਸਾਹਮਣੇ ਕੁੱਛ ਬੈਂਚ ਲੱਗੇ ਨੇਂ ਤੇ ਨਾਲੇ ਆਸੇ ਪਾੱਸੇ ਕੁੱਛ ਗੱਡੀਆਂ ਨੇਂ।

ਤੇ ਨਾਲ਼ੇ ਸਾਹਮਣੇ ਕੁਛ ਬੂਟੇ ਲੱਗੇ ਨੇਂ

ਸਾਹਮਣੇ ਇੱਕ ਬੈਂਕ ਹੈ ਤੇ ਨਾਲੇ--

ਇੱਥੇ ਕੁਝ ਸਮਾਨ ਰੱਖਿਆ ਏ ਨਾਲੇ ਸਾਹਮਣੇ ਕੁਝ--

ਤੇ ਨਾਲੇ ਸਾਹਮਣੇ ਕੁੱਛ ਬੋਰਡ ਲੱਗੇ ਨੇਂ ਸਾਹਮਣੇ ਕੁੱਛ ਪੌੜੀਆਂ ਨੇਂ।

ਤੇ ਨਾਲੇ ਸ਼ਾਮਣੇ ਕੁੱਛ ਝੂਲੇ ਲੱਗੇ ਨੇਂ ਤੇ ਨਾਲੇ ਇੱਥੇ ਕੁਛ ਬੋਰਡ ਲੱਗੇ ਨੇਂ।